ਸਾਨੂੰ ਇਥੇ ਇਕ ਧਰਮਵੀਰ ਕੰਸਲਟੰਸੀ ਦਾ ਦਫ਼ਤਰ ਦਿੱਖ ਰਿਹਾ ਹੈ।

ਤੇ ਆਸੇ ਪਾੱਸੇ ਕਾਫੀ ਸਾਰੇ ਦਰੱਖਤ ਲੱਗੇ ਹੋਏ ਹਨ।

ਸਾਨੂੰ ਇੱਥੇ ਇੱਕ ਆਦਮੀ ਇੱਕ ਗੱਡੀ ਨੂੰ ਠੀਕ ਕਰਦਾ ਦਿਖਾਈ ਦੇ ਰਿਹਾ ਹੈ।

ਸਬਜੀਆਂ ਅਤੇ ਫਲਾਂ ਦੀ ਰੇੜੀ ਲੱਗੀ ਹੋਈ ਦਿਖਾਈ ਦੇ ਰਹੀ ਹੈ।

ਦੋ ਤਿੰਨ ਮੋਟਰਸਾਈਕਲ ਵੀ ਖੜੇ ਹਨ।

ਚਿੱਟੇ ਅਤੇ ਲਾਲ ਰੰਗ ਦੇ ਗੁਲਦਸਤੇ ਪਏ ਹਨ।

ਤੇ ਸਾਈਡ ਤੇ ਕੁਝ ਆਦਮੀ ਵੀ ਖੜੇ ਹੋਏ ਹਨ।

ਖੇਡ ਵਾਲੀ ਗਰਾਊਂਡ ਦਿਖਾਈ ਦੇ ਰਹੀ ਹੈ ਜਿੱਸ ਵਿੱਚ ਕਾਫੀ ਸਾਰੇ ਲੜਕੇ --

ਤੇ ਹੋਰ ਵੀ ਛੱਤ ਉੱਪਰ ਪੀਲੇ ਤੇ ਲਾਲ ਰੰਗ ਦੇ ਗੁਬਾਰੇ ਲੱਗੇ ਹੋਏ ਹਨ।

ਤੇ ਰੋਡ ਦੇ ਪਰਲੇ ਪਾਸੇ ਇੱਕ ਵੱਡੀ ਟਾਈਲ ਗਾਰ ਦੀ ਦੁਕਾਨ ਹੈ।

ਟੈਂਟ ਲਗਾ ਕੇ ਉਹਦੇ ਹੇਠਾਂ ਬੈਠੇ ਹੋਏ ਹਨ।

ਰੰਗ ਦੀ ਬਿਲਡਿੰਗ ਦਿਖਾਈ ਦੇ ਰਹੀ ਹੈ।

ਤੇ ਸਕੂਲ ਦੇ ਉੱਪਰ ਇੱਕ ਕਾਲੇ ਰੰਗ ਦੀ ਪਾਨੀ ਵਾਲੀ ਟੈਂਕੀ ਵੀ ਹੈ।

ਦੀਵਾਰ ਤੇ ਵੀ ਕਾਫੀ ਰੰਗ ਬਿਰੰਗੇ ਗੁਬਾਰਿਆਂ ਦੇ ਨਾਲ ਸਜਾਵਟ ਕੀਤੀ ਹੋਈ ਹੈ।

ਤੇ ਕੋਲ ਹੀ ਕੁਛ ਕੱਚ ਦਿਆਂ ਸਲਾਈਡਾਂ ਦੇ ਊਪਰ ਕੁਛ ਦਵਾਇਆਂ ਤੇ ਹੋਰ ਸਮਾਨ ਪਿਆ ਹੈ।

ਸਾਨੂੰ ਇਥੇ ਇਕ ਔਰਤ ਦਿਖਾਈ ਦੇ ਰਹੀ ਹੈ।

ਜਿਸਨੇ ਮਾਸਕ ਪਹਿਨਿਆ ਹੋਇਆ ਹੈ ਉਹ ਕੰਮ ਕਰ ਰਿਹਾ ਹੈ।

ਪੋਸਟਰ ਰੋਡ ਓੱਤੇ ਦਿਖਾਈ ਦੇ ਰਿਹਾ ਹੈ।

ਕੋਲ ਹੀ ਕਾਫੀ ਸਾਰੇ ਦਰਖਤ ਲੱਗੇ ਹੋਏ ਹਨ ਤੇ ਇੱਕ ਪੀਲੇ ਰੰਗ ਦੀ ਕਰੇਨ ਖੜੀ ਹੈ।

ਇੱਟਾਂ ਦੀਆਂ ਬਿਲਡਿੰਗਾਂ ਦਿਖਾਈ ਦੇ ਰਹੀਆਂ ਹਨ।

ਸਾਨੂੰ ਇੱਥੇ ਰੇਲਵੇ ਪਟਰੀਆਂ ਦਿਖਾਈ ਦੇ ਰਹੀਆਂ ਹਨ।

ਇੱਕ ਵੱਡਾ ਦਰਖਤ ਵੀ ਲੱਗਿਆ ਹੋਇਆ ਹੈ ਬਾਹਰ ਗਮਲੇ ਵੀ ਪਏ ਹਨ ਤੇ ਇੱਕ ਮੋਟਰਸਾਈਕਲ ਵੀ--